ਆਪਣੇ time ਚ ਬਹੁਤ ਚੰਗੇ ਖਾਣਾ ਪੀਣਾ ਵੀ ਠੀਕ ਸੀਗਾ ਅੱਜਕਲ ਬੱਚਿਆ ਨੂੰ ਪਤਾ ਹੀ ਨਹੀਂ ਲੱਸੀ ਕਿ ਹੁੰਦੀ ਐ ਕਿੱਥੇ ਕਿੱਦਾਂ ਪੀ ਦੀ ਹੈ ਸਾਗ ਕਿ ਐ ਹੁਣ ਤਾਂ ਬੱਚੇ ਕਹਿੰਦੇ ਨੇ ਕਾਸ ਬਨਾਤਾ

ਇਹਨਾਂ ਵੀ ਨਹੀਂ ਹੈਗਾ ਬੱਚੇ ਤੇ depend ਕਰਦਾ ਕਿ ਇਹ ਕਿਸ ਤਰ੍ਹਾਂ ਦਾ ਘਰ ਸੀ ਅਗਰ parents ਆਪ ਅਗਰ ਖਾਂਦੇ ਬਣਾਦੇ ਤਨ ਬੱਚਾ ਵੀ ਖਾਏਗਾ ਨਾਲ ਐਸੀ ਗੱਲ ਨਹੀਂ ਹੈ

ਹਾਂ ਤੇ ਮੇਰੀ ਕੁੜੀ ਆਰਾਮ ਨਾਲ ਨਾਲ ਬੈਠ ਕੇ ਖਾ ਲੈਂਦੀ ਹੈ ਚੀਜ ਉਹਨੂੰ ਪਸੰਦ even

ਅੱਛਾ ਰਸ ਰਸ ਰਸਮਲਾਈ ਚਾਹੀਦੀ ਹੈ ਉਹਨੂੰ ਨਾਲ ਨਹੀਂ ਇਹਨੂੰ ਦਾਲਾਂ ਪਸੰਦ ਨੇ ਦਾਲ ਖਾ ਲੇੰਦੀ ਐ ਚਾਵਲ ਖਾਂਦੀ ਸੀ ਪਹਿਲਾਂ ਪਰ ਹੁਣ ਚਾਵਲ ਇਹਨੂੰ ਮਿੱਠੇ ਪਸੰਦ ਨੇ ਨਮਕੀਨ ਚਾਵਲ ਬਣ ਗਏ ਨੇ ਇਹਨੇ ਖਾਣੇ ਨੀ ਅੱਛਾ ਮਿੱਠਾ ਪਸੰਦ ਹੈ ਉਹਨੂੰ

ਚੂਰੀ ਚੂਰੀ ਨਹੀਂ ਖਾਂਦੀ ਇਹ ਨਾ ਸਬਜੀਆਂ ਦਾਲ ਨਾਲ ਲਗਾਕੇ ਰੋਟੀ ਖਾਣਾ ਪਸੰਦ ਕਰਦੀ ਹੈ ਸੁੱਕੀ ਰੋਟੀ ਨਹੀਂ ਖਾਣਾ ਪਸੰਦ ਕਰਦੀ ਉਹੀ ਹੈ ਮਤਲਬ

ਇਹਦੇ ਚੋ ਇਹ ਇਹਦੇ ਪਾਪਾ ਦੇ ਵੀ ਇਹਦੇ ਪਾਪਾ ਨੇ ਦਾਲ ਨਾਲ ਰੋਟੀ ਖਾ ਕੇ ਖ਼ੁਸ਼ ਹੁੰਦੇ ਨੇ ਇਹ ਵੀ ਇੰਝ ਹੈਗੀ ਐ

ਜਿਵੇਂ ਤੂੰ ਕਹਿ ਰਹੀ ਹੈ ਨਾ ਬੱਚਾ ਮਹੋਲ ਦਾ ਵੀ ਫਰਕ਼ ਪੈਂਦਾ ਨਾ

ਨਹੀਂ ਸਾਡੇ ਵਾਲੀ ਤਾਂ ਮਤਲਬ ਖਾ ਲੇੰਦੀ ਹੈ ਸਾਰਾ ਕੁੱਛ ਇਹਨੂੰ ਬਾਹਰ ਵਾਲਾ ਵੀ ਥੋੜਾ ਬਹੁਤਾ ਪਸੰਦ ਹੈ ਪਰ ਘਰ ਦਾ ਖਾਣਾ ਜਿਆਦਾ ਪਸੰਦ ਕਰਦੀ ਹੈ ਉਹ ਵੀ ਘਰੇ ਬਣਾਕੇ ਦਵੋ ਨਾ ਤਾਂ ਬੱਚੇ ਨੂੰ taste ਦਾ ਪਤਾ ਲਗ ਜਾਂਦਾ ਵੀ ਹਾਂ ਘਰ ਕਿ

life style ਇਹ ਸਾਡਾ parents ਦਾ ਹੀ ਇਹੋ ਜਿਹਾ ਹੋ ਗਿਆ ਤੇ ਬੱਚਿਆ ਕੋਲੋ ਅਸੀਂ ਕਿ ਉਮੀਦ ਲਗਾਈਏ ਠੀਕ ਹੈ ਨਾ

ਉਹੀ ਗੱਲ ਹੋ ਜਾਂਦੀ ਹੈ ਬੱਚਿਆ ਦਾ ਕਸੂਰ ਨਹੀਂ ਹੈ ਪਰ ਬੱਚਿਆ ਨੂੰ ਅਸੀਂ ਸਿਖਾ ਤਾ ਸਕਦੇ ਹਾਂ ਨਾ ਅੱਗੇ ਵਾਸਤੇ ਹੁਣ ਉਹ ਬੱਚੇ school ਚ time ਜਿਆਦਾ ਕੱਢਦੇ ਨੇ ਇੱਕ ਦੁੱਜੇ ਦਾ ਦੇਖ ਕੇ ਨਾ ਫੇਰ ਕਿਸੇ ਦੇ macaroni ਆਈ ਹੋਈ ਹੈ ਕਿਸੇ ਦਾ ਪਾਸਤਾ ਆਇਆ ਹੋਇਆ ਫੇਰ ਸਾਡੀ

ਇਹ ਵੱਧਦੀ ਹੈ ਨਾ ਫੇਰ ਬੱਚੇ ਦੇਖ ਦੇਖ ਕੇ ਬੋਲਦੇ ਨੇ

ਇਹ ਲੇਕੇ ਆਤੀ ਹੈ ਤੁਸੀਂ ਆ ਨਹੀਂ ਪਾਂਦੇ ਤੁਸੀਂ ਆਹ ਨਹੀਂ

ਹੁਣ ਤਾਂ ਪਾਸਤਾ ਵੀ ਬਣਾ ਦੇ ਪਰ ਅਗਰ ਤੈਨੂੰ ਹਲਕਾ ਜੀਆ ਵੀ ਵਿੱਚ ਪਿਆਜ ਟਮਾਟਰ ਨਜਰ ਆ ਗਏ ਇਹਨੇ ਨਹੀਂ ਖਾਣੀ side side ਵਿੱਚ ਕਰਕੇ ਖਾ ਲੇਗੀ ਅਗਰ ਮੈਂ ਇਹਨੂੰ ਆਲੂ ਦਾ ਪਰੋੰਠਾ ਵੀ ਬਣਾਕੇ ਦਾਂਗੀ ਇਹਨੇ ਉਹਦੇ ਵਿੱਚ ਪਿਆਜ ਨਹੀਂ ਖਾਨੇ ਫੇਰ ਇਹਦੇ ਵਾਸਤੇ special ਮੈਂ ਆਲੂ ਵੱਖਰੇ ਨਿਕਾਲ ਦਿੰਦੀ ਹਾਂ ਮੈਨੂੰ ਪਤਾ ਇਹਨੇ ਨਹੀਂ ਖਾਨੇ ਇਹਦੇ ਵਿੱਚ ਕੁੱਛ ਨਹੀਂ ਹੋਣਾ ਚਾਹਿਦਾ ਖਾਲੀ ਨੂਨ ਤੇ ਆਲੂ ਹੋਣੇ ਚਾਹੀਦੇ ਨੇ ਬਸ ਹਾਏ ਰੱਬਾ ਮੈਂ ਮੈਨੂੰ ਪਤਾ ਹੈ ਨਾ ਬੱਚਾ ਨਹੀਂ ਖਾਂਦਾ ਹੁਣ ਭਾਵੇ ਬੱਚਾ ਅਸੀਂ ਜੋ ਮਰਜੀ ਕਹਿਦੀਏ ਬੱਚੇ ਦੀ ਜੋ habit ਹੈ ਨਾ ਨਹੀਂ change ਹੁੰਦੀ

ਸਹੀ ਗੱਲ ਏ ਹੁਣ ਇਹਨੂੰ ice cram ਬਹੁਤ ਪਸੰਦ ਏ ਤੁਸੀਂ believe ਕਰੋਗੇ ਇਹ ਜਦੋ ਦੀ ਛੇ ਮਹੀਨੇ ਦੀ ਉਦੋਂ ਦੀ ice cream ਖਾਂਦੀ ਸੀ ਐ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਇਹਨੇ ਖਾਣੀ ਐ

ਹੁਣ ਇਹਨੂੰ ਮੈਨੂੰ ਪਤਾ ਹੈ ਨਾ ਹੁਣ ਉਹਨੂੰ ਪਸੰਦ ਹੈ ਕਿ ਕਰੀਏ ਦੱਸੋ ਕਈ ਵਾਰੀ

ਮੇਰੀ ਬਾਨੀ ਨੇ ਕਿ ਕੀਤਾ ਸੀਗਾ ਸਵਾ ਮਹੀਨੇ ਦੀ ਸੀ ਬੀਚਾਰੀ ਇਹਨਾਂ ਨੇ ਨਾ ਲਿਆਕੇ ਗੋਲ ਗੱਪੇ ਦੀ chart ਨਾ ਇਹਦੇ ਮੂਹ ਤੇ ਲਾਤਾ ਸੀਗਾ ਤੇ ਏਹਨੇ ਨਾ ਟਪ ਟਪ ਕਰਕੇ ਖਾ ਤਾ ਗਈ ਇਹਨੂੰ ਪਤਾ ਲੱਗ ਗਿਆ ਸਵਾਦ ਦਾ

ਅੱਜ ਵੀ ਨਾ ਇਹ ਗੋਲ ਗੱਪੇ ਦੀ ਰੇਹੜੀ ਦੇਖ ਕੇ ਇਹਦੇ ਮੂਹ ਚੋ ਪਾਣੀ ਆ ਜਾਂਦਾ ਹੈ ਹਾਂ ਸਹੀ ਗੱਲ ਹੈ ਮੇਰੀ ਗੁਰਮਨ ਵੀ same ਇੰਝ ਕਰਦੀ ਹੈ ਇਹਨੂੰ ਗੋਲ ਗੱਪੇ even ਮੈਨੂੰ ਨਹੀਂ ਪਸੰਦ ਹੈਗੇ ਮੈਂ ਕਦੀ ਵੀ ਜਾਂਦੀ ਹਾਂ

ਮੇਰੀ ਗੁਰਮਨ ਨੂੰ ਇਹਨੇ ਪਸੰਦ ਹੈ ਨਾ ਕਹੇਗੀ ਮੰਮਾ ਗੋਲ ਗੱਪੇ ਖਾਲੋ ਐ ਮੈਨੂੰ ਜਬਰਦਸਤੀ

ਇਹ ਦਾਦੀ ਪੋਤਰੀ ਦੋਵੇਂ ਜਿਹੇ ਖਾਂਦੇ ਨੇ ਮੰਮੀ ਤੁਸੀਂ ਖਾਓ ਮੈਂ ਨਹੀਂ ਖਾਨੇ ਅਹ ਸਹੀ ਗੱਲ ਹੈ ਨਹੀਂ ਮੇਰੀ ਕੁੜੀ ਵੀ foodie ਹੈ ਪਰ ਇਹ ਹੈ ਕਿ ਪਹਿਲਾਂ ਇਹਨੂੰ ਘਰ ਦੀ ਚੀਜ ਬਹੁਤ ਪਸੰਦ ਆਉਂਦੀ ਹੈ taste ਦਾ ਪਤਾ ਇਹਨੂੰ ਵੀ ਹਾਂ ਕੜੀ ਕੜੀ ਚਾਵਲ ਬਹੁਤ ਖ਼ੁਸ਼ ਹੋ ਕੇ ਖਾਂਦੀ ਹੈ ਇਹ ਖੱਟੇ ਖੱਟੇ ਬਨਾਣਾ ਮੰਮੀ ਮੀਰਚਾ

ਕਿਉਂਕਿ ਜੇ ਬਸ ਹੁਣ ਧੀਰੇ ਧੀਰੇ ਸੁਭਾਅ change ਹੋਏਗਾ ਹੁਣ

taste ਪਤਾ ਲੱਗਦਾ ਰਹੇਗਾ ਨਾ ਬੱਚਿਆ ਨਾਲ ਬੈਠੇਗੀ ਉਠੇਗੀ

ਬਸ ਉਹੀ ਓ ਗੱਲ ਹੈ ਜਿਸ ਤਰ੍ਹਾਂ ਦਾ life style ਅਸੀਂ ਦਾਨਗੇ ਨਾ ਬੱਚੇ ਨੂੰ ਕੁੱਛ ਸਾਡੇ ਆਪਣੇ ਹੱਥ ਵਿੱਚ ਵੀ ਹੈਗਾ ਏ

ਬਿਲਕੁੱਲ ਬਿਲਕੁੱਲ ਹਾਂਜੀ ਹਾਂ ਸਾਰੀ ਗਲਤੀ ਕੁੱਛ ਗਲਤੀ ਬੱਚੇ ਅਗਰ ਇਹੋ ਜਿਹੇ ਨੇ ਤਾਂ parents ਦੀ ਵੀ ਹੈਗੀ ਹੈ ਨਾਲ ਉਹ ਤਾ ਹੈ ਈ ਏ ਬੱਚਿਆ ਦੇ ਹੁਣ ਉਹ ਆਪਣੇ ਮਤਲਬ ਛੁਡਾਨ ਵਾਸਤੇ ਕਿ ਬੱਚਿਆ ਨੇ ਕੁੱਛ ਖਾਣਾ ਕੋਈ ਦਿੱਕਤ ਨਹੀਂ ਹੈਗੀ ਕਈ parents ਨੇ ਜੋ ਅਹਿਜੇ ਹੁੰਦੇ ਨੇ ਰਸਤੇ ਚ ਜਾਂਦੇ ਜਾਂਦੇ ਕੁਲਚੇ ਛੋਲੇ ਲੈ ਲਏ ਰੋਟੀ ਬਨਾਣ ਦੇ ਚੱਕਰ ਚ ਵੀ ਹਾਂ ਘਰ ਜਾਕੇ ਬਨਾਨੀ ਪਏਗੀ ਆਪਣਾ ਉਹੀ ਖਾ ਲੇਂਦੇ ਨੇ

ਉਹ ਫਰਕ ਪੈ ਜਾਂਦਾ ਫੇਰ

ਬਸ life style ਇੰਝ ਹੀ ਬਸ ਜਿਸ ਤਰ੍ਹਾਂ ਚਲ ਰਿਹਾ ਠੀਕ ਹੈ ਨਾ ਕੁੱਛ ਆਪਨੇ ਹੱਥ ਵਿੱਚ ਵੀ ਸਾਡੇ ਹਨਾ ਵੀ ਬਿਲਕੁੱਲ ਬਿਲਕੁੱਲ ਆਪਣੇ ਹੱਥ ਵਿੱਚ ਬਹੁਤ ਜਿਆਦਾ ਆਪਾਂ change ਕਰਾਂਗੇ ਬੱਚਿਆ ਨੂੰ ਭੁੱਖ ਲਗੇਗੀ ਨਾ or ਜਿਸ time ਉਹਨੂੰ ਭੁੱਖ ਲਗਣੀ ਐ ਉਹਨੇ ਮੰਗਣਾ ਹੀ ਮੰਗਣਾ ਐ ਖਾਨ ਵਾਸਤੇ ਜੇ ਅਸੀਂ ਉਸ time ਉਹਨੂੰ ਦੇ ਤਾ ਬਣਾਕੇ ਚੱਜ ਨਾਲ ਫੇਰ ਤਾਂ ਕੋਈ ਨਹੀਂ ਬੱਚੇ ਨੂੰ ਉਹੀ ਪਤਾ ਲਗੇਗਾ ਵੀ ਹਾਂ ਮੈਨੂੰ ਮਿਲ ਜਾਣਾ ਮੈਂ ਇੱਥੇ ਹੀ ਖਾਣੀ ਐ ਭੁੱਖ ਲੱਗੀ ਤਾ ਦਿਓ ਇੱਕ ਦਮ ਉਹ ਬਾਹਰ

ਫੇਰ ਉਹ ਵਧੀਆ ਆਪੇ ਵੀ healthy ਖਾਓ ਬੱਚੇ ਨੂੰ ਵੀ healthy ਖਵਾਓ ਹਨਾ ਬਈ

ਹਮ ok ਜੀ ਚਲੋ ਫੀ ਚੰਗਾ ਆਨਾ ਕਿਸੇ ਦਿਨ ਘਰ

ਕੋਈ ਨਾ ok ਜੀ ਚੰਗਾ ਜੀ bye

hello ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਹੋਰ ਅਵਲੀਨ ਕਿੱਥੇ ਘੁੰਮ ਰਹੇ ਸੀ ਕੱਲ ਕੱਲ ਮਾਸੀ ਅਸੀਂ ਅਹ ਉੱਧਰ ਹਥਨੀ ਕੁੰਡ side ਗਏ ਸੀ picnic ਅਛ ਅੱਛਾ ਮੈਂ ਬੜੇ phone ਕਿਤੇ ਮੈਂ ਕਿਆ ਤੁਹਾਡੀ ਮਮੀ ਨਾਲ ਗੱਲ ਕਰਾ ਤੁਸੀਂ phone ਈ ਨਹੀਂ ਚੁੱਕਿਆ phone ਸੀ ਸਿਰਬ bag ਤੇ purse ਵਿੱਚ ਹੋਏਗਾ ਸੁਣਿਆ ਨੀਂ ਫੇਰ ਅੱਛਾ ਅੱਛਾ ਕਿੰਨੇ ਵਜੇ ਨਿਕਲੇ ਅਸੀਂ ਅਹ late ਹੋ ਗਏ ਸੀ ਦੋ ਵਜੇ ਤਾਂ ਹਾਂ ਦੁਪਹਿਰੇ ਦੋ ਵਜੇ ਤੱਕ ਅੱਛਾ ਦੋ ਵਜੇ ਨਿਕਲੇ ਓ ਘਰੋ

ਹਾਂ ਉੱਧਰ ਹੀ ਗਏ ਸੀ ਉੱਧਰ ਡੇਮ ਬਣਦਾ ਪਿਆ ਏ ਨਾ ਡੇਮ ਹਥਨੀ ਕੁੰਡ ਡੇਮ ਜਿੱਥੇ garden ਵਗੈਰਾ ਬਣਿਆ ਪਿਆ ਬਾਘ ਬੜਾ ਵੱਡਾ ਜਿਹਾ

strings ਵਗੈਰਾ ਨੇ ਬੱਚਿਆਂ ਲਈ ਤੇ ਕਿਸੇ ਨੇ picture ਵਗੈਰਾ ਕਰਾਣੀਆਂ ਹੋਣ ਤਾਂ ਉਹ ਬਣਿਆ ਪਿਆ

ਚੋਬਾਰੀ ਛੋਟੀ ਜੀ ਹਾਂਜੀ

ਸਾਰੇ ਅਹ ਸਾਡੀ family ਹੋਗੀ ਅਹ ਰਾਜਨ ਮਾਮੂ ਵਗੈਰਾ ਹੋ ਗਏ ਸਾਰੇ

ਠੀਕ ਏ ਤੇ ਕੀ ਕਹਿੰਦੇ ਨੇ ਖਾਣਾ ਪੀਣਾ ਨਾਲ ਲੈ ਗਏ ਸੀ ਜਾ ਘਰੋ ਖਾ ਕੇ ਗਏ

ਹਾਂ ਬਣਾ ਕੇ ਲੈ ਗਏ ਸੀ ਅਸੀਂ ਅਸੀਂ ਤੇ ਮਮਾ ਤੇ ਆਪਣਾ ਕੀ ਸਬਜੀ ਵਗੈਰਾ ਲੈਗੇ ਸੀ aunty ਆਪਣਾ ਸੇਮੀਆਂ ਵਗੈਰਾ ਲਿਆਏ ਸੀ ਬਲਵੰਤ aunty ਤੇ ਚਾਵਲ ਬਣਾ ਅਹ ਚਾਵਲ ਬਣਾ ਲਿਆਏ ਸੀ ਮਾਮੀ ਅੱਛਾ ਮਤਲਬ ਪੂਰੀ party ਕੀਤੀ ਏ ਤੁਸੀਂ ਉੱਥੇ ਜਾ ਕੇ

ਹੋਰ ਫੇਰ

ਆ daily routine ਤੋਂ ਬਾਅਦ ਥੋੜਾ freshness ਵੀ ਮਿਲ ਜਾਂਦੀ ਏ ਬੰਦੇ ਨੂੰ

ਉਹ ਰਜਨੀ ਮਾਸੀ ਵੀ ਗਈ ਰਜਨੀ ਮਾਸੀ ਠੀਕ ਨੀਂ ਸੀ ਉਹ fever ਹੋਇਆ ਗਾ ਸੀ ਉਹਨਾ ਨੂੰ ਵੀ ਸੀ ਜੀਜਾ ਨੂੰ ਵੀ ਟਾਲੀ ਗਏ ਉਹ ਹੋ off year ਚੱਲ ਰਿਹਾ ਅੱਜਕਲ ਨਾ

ਮੈਂ ਵੀ ਦੋ ਦਿਨ ਤੋ fever ਤੋਂ ਹੀ ਉਠੀ ਆ ਉਹ ਥੋੜਾ ਜਾ ਫੇਰ ਧਿਆਨ ਰੱਖਣਾ ਪੈਣਾ ਤੁਹਾਨੂੰ ਆਪ ਹੀ

ਤੇ ਕੀ ਕਹਿੰਦੇ ਨੇ ਕਿੰਨੇ ਘੰਟੇ ਬਿਤਾ ਕੇ ਆਏ ਹੋ ਉੱਧਰ ਰਾਤੀ ਆਏ ਹੋ ਹਮ ਹਾਂ ਅਹ ਦੋ ਜਿਵੇਂ ਦੋ ਢਾਈ ਵਜੇ ਵੀ ਅਸੀਂ ਅਗਰ ਜਾਈਏ ਤਾਂ ਸੱਤ ਵਜੇ ਸੱਤ ਸਾਡੇ ਸੱਤ ਨਿਕਲੇ ਸੀ ਉੱਧਰੋ ਅੱਛਾ ਸਾਡੇ ਸੱਤ

ਅੰਧੇਰਾ ਪੈ ਗਿਆ ਹੋਣਾ ਵੈਸੇ ਤੇ ਹਾਂਜੀ ਹਨੇਰਾ ਪੂਰਾ ਪੈ ਗਿਆ ਸੀ ਸਾਡੇ ਸੱਤ ਵਜੇ ਪੈ ਜਾਂਦਾ ਉਹ ਪੈ ਗਿਆ ਸੀ

ਅਨ੍ਹੀਂ ਪੋੰਟਾ ਸਾਹਿਬ ਨੀਂ ਹੋ ਕੇ ਆਏ ਉੱਧਰੋ ਹੀ ਹੋ ਕੇ ਆ ਗਏ ਸੀ ਅੱਛਾ ਮਤਲਬ ਸਾਰਾ ਦਿਨ ਉੱਥੇ park ਵਿੱਚ ਈ ਬੱਸ ਮਸਤੀ ਕੀਤੀ or ਪਾਣੀ ਦੇ ਕੋਲ ਬੈਠੇ

ਨਹੀਂ ਪਹਿਲੇ ਤੇ ਉਪਰ ਜ ਅਗਰ ਨਾ ਜੇ ਹਿਸਾਬ ਕਿ ਏ guest house ਬਣਿਆ ਪਿਆ

ਤੇ guest house ਦੇ ਬਾਹਰ ਜਿਵੇਂ ਖਾਲੀ ਜਿਵੇਂ parking ਚ ਜਗ੍ਹਾ ਹੁੰਦੀ ਏ ਨਾ ਜਿੱਥੇ cars ਖੜੀਆਂ ਹੁੰਦੀਆਂ ਨੇ

photos ਫੁਟੋਸ ਕਰ ਲੀ ਅਸੀਂ photos ਵਗਾਰ ਕਰ ਲੀ

ਠੀਕ ਏ ਤੇ games ਚ ਕੀ tambola ਖੇਲਿਆ ਨਹੀਂ games ਵਿੱਚ tuk of war ਹੋ ਗਈ

ਇਹ tuk off for ਕੀ ਹੁੰਦੀ ਏ game ਇਹ ਕਿਹੜੀ ਨਵੀ game ਏ tuk of for means ਚਦਰ ਕੁੱਝ ਵੀ ਲੈ ਕੇ ਰਸੀ ਫੜ ਕੇ ਕਿਚਦੇ ਨੇ ਨਾ ਇੱਕ side ਤੋਂ ਇੱਧਰੋ ਇੱਕ side ਤੋਂ ਉੱਧਰ

ਡੇ ਸਾਡੇ ਸੀ ਕੀ ਪਤਲੇ ਪਤਲੇ ਬੰਦੇ ਇੱਕ side ਹੋ ਗਏ ਤੇ ਮੋਟੇ ਮੋਟੇ ਬੰਦੇ ਇੱਕ side ਖੜ੍ਹ ਕੇ ਖਿਚਣ ਗੇ

ਹਾਂ ਰਸੀ ਨੀਂ ਸੀ ਚਦਰ ਫੜ ਕੇ ਉਹਨੂੰ ਖਿਚੀ ਸੀ ਚਦਰ ਖਿਚੀ ਸੀ ਇੱਕ ਵਾਰੀ ਤੇ ਅਸੀਂ ਮੇਰੀ ਮਾਮੀ ਜੀ ਸੀ ਤੇ

ਦੂਸਰੀ ਵਾਰੀ ਹਾਂ ਫੇਰ ਉਹਨਾ ਨੇ ਕੀਤੀ uncle ਅਹ uncle ਜੀ ਨੇ

ਤੇ ਇੱਕ side uncle aunty ਹੋ ਗਏ side ਹੋ ਗਏ ਉਹ ਅਹ ਮਾਮੂ ਤੇ ਮਾਮੀ ਰਾਜਨ ਮਾਮੂ ਚੱਲ ਠੀਕ ਏ ਵਧੀਆ ਕਾਫੀ enjoyment ਕੀਤੀ ਤੁਸੀਂ

ਤੇ ਹੁਣ ਚਲੋ Monday ਨੂੰ ਸਭ ਆਪਣੇ ਆਪਣੇ ਕੰਮ

ਬੱਸ ਠੀਕ ਏ ਹੋਰ ਸੁਨਾਉ